ਦੂਜੇ ਪਾਸੇ ਗਰੀਨ ਜਿਹੜਾ ਥੋੜਾ ਵਾ ਉਹ ਨਜ਼ਰ ਆ ਰਿਹਾ ਐ ਉੱਪਰ।

ਇਹ ਸਾਹਮਣੇ ਕ੍ਰੇਟ ਤੇ ਮੱਛੀਆਂ ਪਈਆਂ ਹੋਈਆਂ ਆਂ ਔਰ ਇੱਕ ਔਰੇਂਜ ਕਲਰ ਦਾ ਜੋ ਕ੍ਰੇਟ ਆ ਉਹ ਵੀ ਪਿਆ ਹੋਇਆ ਆ।

ਇੱਕ ਕੰਧ ਦੇ ਕੋਲ ਅਲਮੀਰਾ ਪਈ ਆ ਓਸ ਨੂੰ ਮਿਰਰ ਲੱਗਾ ਹੋਇਆ ਏ ਆ।

ਔਰ ਅੱਗੋਂ ਜਿਹੜਾ ਵਾ ਟਾਈਲ ਲੱਗੀ ਆ ਉਹਦੇ ਵਿੱਚ ਹਰੇ ਘਾਹ ਦੀ ਡੈਕੋਰੇਸ਼ਨ ਵੀ ਹੋਈ ਆ।

ਔਰ ਇੱਕ ਸੱਜੇ ਪਾਸੇ ਜਿਹੜਾ ਮੋਟਰਸਾਈਕਲ ਵੀ ਨਜ਼ਰ ਆ ਰਿਹਾ ਆ।

ਔਰ ਇਸ ਨੇ ਆਪਣੇ ਅੱਗੇ ਜਿਹੜੇ ਆ ਔਲ ਰਜਿਸਟਰ ਖੋਲ੍ਹੇ ਹੋਏ ਆ ਔਰ ਇੱਕ ਟੇਬਲ ਬਰਾਊਨ ਕਲਰ ਦਾ ਪਿਆ ਏ ਆ ਸਾਹਮਣੇ।

ਔਰ ਇਹਦੇ ਕੋਲ ਜਿਹੜੀਆਂ ਵਾਂ ਚੇਅਰ ਓਹ ਰੈੱਡ ਕਲਰ ਦਿਆਂ ਵਾਂ ਔਰ ਸਾਹਮਣੇ ਲਾਈਟ ਤੇ ਪੱਖੇ ਵੀ ਨਜ਼ਰ ਆ ਰਹੇ --

ਅ ਇਸਨੇ ਆਪਣੇ ਦੋਨਾਂ ਹੱਥਾਂ ਦੇ ਨਾਲ ਜਿਹੜਾ ਫੋਨ ਫੜਿਆ ਹੋਇਆ ਆ।

ਔਰ ਇੱਕ ਜਿਹੜੀ ਆ ਉਹ ਸਾਹਮਣੇ ਜਿਹੜੀਆਂ ਦੋ ਲੇਡੀਜ਼ ਜਿਹੜੀਆਂ ਵਾਂ ਉਹ ਨਜ਼ਰ ਆ ਰਹੀਆਂ ਆ।

ਔਰ ਇੱਕ ਜਿਹੜਾ ਵੈਲਕਮ ਸਾਹਮਣੇ ਜਿਹੜਾ ਵਾ ਗੇਟ ਦੇ ਲਿਖਿਆ ਹੋਇਆ ਏ ਆ।

ਇਹ ਫਿਰੋਜ਼ੀ ਕਲਰ ਦੇ ਜਿਹੜੇ ਆ ਉਹ ਹੋਟਲ ਕੋਈ ਰੈਸਟੋਰੈਂਟ ਆ।

ਔਰ ਇੱਥੇ ਜਿਹੜੀ ਆ ਗ੍ਰੀਨ ਔਰ ਵਾਈਟ ਗੁਬਾਰਿਆਂ ਨਾਲ ਬਹੁਤ ਸੋਹਣੀ ਛੱਤ ਤੇ ਸਜਾਵਟ ਕੀਤੀ ਹੋਈ ਆ।

ਔਰ ਬਹੁਤ ਸੋਹਣਾ ਲੜੀਆਂ ਦੇ ਨਾਲ ਜਿਹੜੀ ਇਹਦੀ ਡੈਕੋਰੇਸ਼ਨ ਕੀਤੀ ਹੋਈ ਆ।